ਸਾਰੇ ਕੰਮ ਤੇ ਮਾਮਾ ਸੁਪਨੇ ਚ ਈ ਕਰਦਾ ਆ ਤੂੰ ।

ਤੁੰ ਤੇ ਵਿਆਹ ਵੀ ਕਰ ਲਿਆ ਇੱਕ ਵਾਰੀ ਹੁਣ ਤੇਰਾ divorce ਹੋਗਿਆ।

ਨਿਆਣਾ ਤੁਹਾਡਾ ਧੱਕੇ ਖਾਣ ਦਿਆ ਇਹਦੇ ਈ ।

ਮੈਂ ਵੀ ਤੇਰਾ ਨਾਮ ਹੀ ਰੱਖ ਲੈਣੇ ਆ ਹੈਂ । ਨਾਮ ਵੀ ਰੱਖ ਲੈਣਾ ਸੀ । ਨਾਮ ਆਹੋ । ਆਹੋ ਚੱਲ ਠੀਕਾ ਫਿਰ ।

ਹਾਂਜੀ ਹੈਲੋ ਹਾਂਜੀ ਹਾਂਜੀ ਮੈ ਕਿਹਾ ਨਿਆਣੇ ਆ ਗਿਆ ਸਕੂਲੋ,

ਆ ਤੇ ਹੋਰ ਮੈਨੂੰ ਤਾਂ ਆਪ ਬੜੀ ਪਰੇਸ਼ਾਨੀ ਏ। ਨਾ ਬਾਹਰ ਗਿਆ ਪੈਸੇ ਸਿਰ ਤੇ ਚੜ੍ਹਦੇ । ਉਥੋ ਮਿਲੇ ਨਹੀਂ ਏ । ਨਾ ਮਿਲੇ ਕਦੋ। ਪੈਸੇ ਨਹੀਂ ਮਿਲਦੇ ਉਂਦੇ ਵਿੱਚ ਪਏ ਵਿਆਜੂ ਦਿੱਤੇ ਸਾਲ ਹੋ ਗਿਆ। ਜਿਨ੍ਹਾਂ ਕੋਲੋਂ ਲੇ ਉਹਨਾਂ ਨੇ ਤਾਂ ਮੰਗਣੇ ਈ ਆ। ਆ ਉਹ ਤਾਂ ਮੰਗਣੇ ਮੰਗਣੇ ਨੇ ।

ਸਾਡੇ ਛੱਬੀ ਸੋ ਰੁਪਏ ਦੀ ਕਿਸਤ ਏ। ਬੋਲੋ, ਉਹਨੂੰ ਕਹਿ ਕਮੇਟੀ ਪਾ ਨਾ ਕਿਸੇ ਥਾਂ।

ਹੋਰ ਕਿਤੇ ਪੁੱਛ ਦੇ ਕਮੇਟੀਆਂ ਤਾਂ ਬਥੇਰੀਆਂ ਪਾਉਂਦੀ ਓ। ਜੇ ਆਉਂਦੀ ਪਈਆਂ ਨੇ ਹਜੇ ਨਹੀਂ ਪਾਉਣੀ। ਕਮੇਟੀਆਂ ਓੰਦੇ ਭਰਾ ਨਾ ਪਾਉਣੀ ਏ। ਕਿਸ਼ਤ ਲੋਨ ਲਿਆ ਹੋਇਆ ਚਿੰਤਾ ਹੁੰਦੀ ਕੇ ਆਪਾ ਤਾਰਨੀ। ਆ ਜਿਦਣ ਕਿਸ਼ਤ ਤਾਰਨੀ ਓਦਣ ਕਰਨਾ ਪੈਣਾ । ਸੱਸ ਨਾਲ ਕਰਨੀ ਸੀ ਗੱਲ।

ਆਹੋ ਪੁੱਛ ਆਇ। ਲਵਲੀ ਕਰਦਾ ਕਿ ਨਹੀਂ ਫੋਨ। ਨਾ ਉਹਨੇ ਵੀ ਨਹੀਂ ਕੋਈ ਕੀਤਾ।

ਨਾਲ ਓਥੇ ਘਰ ਏ ਉਹ ਆ ਗਏ ਸਾਡੀ ਭੂਆ ਦਾ ਮੁੰਡਾ ਉਹ ਬਾਹਰ ਈ ਏ ਓਹਨੇ ਵੀਜ਼ਾ ਭੇਜਿਆ ਸੱਠ ਹਜ਼ਾਰ ਰੁਪਇਆ ਚ ਵੀਜ਼ਾ ਲੱਗਿਆ। ਚੱਲ ਥੋੜੇ ਬਹੁਤ ਪੈਸੇ ਹੁੰਦੇ ਕੁਝ ਨਾ ਕੁਛ ਕਰ ਈ ਲੈਂਦਾ। ਥੋੜੇ ਬਹੁਤੇ

ਕੰਪਨੀ ਨੇ ਭੇਜਣਾ । ਨਹੀਂ ਉਹ ਕਹਿੰਦੀ ਜਾਣਾ ਪੈਂਦਾ ਨਾ ਉੱਪਰ ਜਿਵੇ ਆਪਾ ਕੰਪਨੀ ਚ ਜਾਣੇ ਆ। ਏਦਾਂ ਏ ਕਰ ਨਹੀਂ ਸਕਦਾ ਹੱਥ ਚ ਕੀਤੇ ਰੋਡ ਪਈ ਏ ਉਹੀ ਵੀ ਕਿਤੇ ਕਢਾਣੀ ਏ। ਅੱਛਾ ਦਾ ਰੰਗ ਰੁੰਗ ਕਾਲਾ ਏ। ਅੱਛਾ ਇਹ ਕਿਵੇਂ ਕੀਤਾ ਏ ਤਦੇ ਉਹ ਰੰਗ ਰੁੰਗ ਕਲਾ ਏ। ਉਹ ਕਰਦੇ ਆਈ ਲੇਟ੍ਸ । ਲੱਥ ਗਿਆ। ਸਾਰੇ ਮੈਨੂੰ ਕੱਢਵਾ ਕੱਢਵਾ ਦੇ। ਮੈ ਕਿਹਾ ਹੁਣ ਕੱਢਵਾਂਗੇ । ਕਮੇਟੀ ਪਾ ਪੁੱਤ। ਜਦੋ ਜੱਜ ਬੜੀ ਮੁਸ਼ਕਿਲ ਹੋਈ ਤੇਰਾ ਭਾਪਾ ਗਵਾਹ ਕਮੇਟੀ ਪਾ ਕਮੇਟੀ ਚ ਠੀਕ ਈ ਓ। ਲੈ ਜਿਹੜਾ ਵਿਆਜੂ ਪੈਸਾ ਹੁੰਦਾ ਨਾ ਵਿਆਜੂ ਪੈਸਾ

ਹਜੇ ਦੁਕਾਨ ਦੀਆ ਕਿਸ਼ਤਾਂ ਲਾਉਣੀਆਂ ਉਹ ਕਰਨਾ। ਬੋਝ ਨਹੀਂ ਪਾਇਦਾ

ਹੋਰ ਮੁਸ਼ਕਿਲ ਬੜੀ ਹੋ ਜਾਂਦੀ ਏ। ਵਿਆਜੂ ਪੈਸੇ

ਸਾਰਾ ਕੁਝ ਸੀ । ਹਜੇ ਤਾਂ ਤੁਹਾਨੂੰ ਕੋਈ ਫਿਕਰ ਨਹੀਂ ਲਿਆਉਣ ਦੇਣ ਦੀ ਏਦਾਂ ਕਰ ਤੂੰ ਕਮੇਟੀ ਪਾ, ਕਮੇਟੀ ਕੋਈ ਲੱਖ ਵਾਲੀ ਪਾਲੇ ਕੋਈ ਹੋਰ ਕੋਈ ਪਾਲੇ।

ਇਹਨਾਂ ਟੇਂਸ਼ਨ ਮੇਰੀ ਖਤਮ ਹੋਵੇ। ਦੂਜਾ ਹੇਗਾ ਉਹ ਘਰ ਆਵੇ

ਪਤਾ ਨਹੀਂ ਕਿੰਨਾ ਹੁਣ ਪੰਜ ਰੁਪਏ ਦੇ ਸਾਬ ਨਾਲ ਕੇ ਪਤਾ ਨਹੀਂ ਵਿਆਜ ਨੂੰ ਵਿਆਜ ਲਾਇ ਜਾਂਦੇ ਉਹਨਾਂ ਕੋਲ ਬੜੇ ਪੈਸੇ ਆ।

ਨਾਲੇ ਬੱਚੇ ਵੀ ਕਿੰਨਾ ਖਰਚਾ। ਹੁਣ ਪੰਜ ਛੇ ਕਾਪੀਆਂ ਲੈ ਕੇ ਦਿਤੀਆਂ ਇਹਨਾਂ ਨੇ। ਉਤੋਂ ਨਿਆਣੇ ਵੀ ਮੰਗਦੇ ਪੈਸੇ। ਬੈਗ ਅਜੇ ਲਿਆ ਕੇ ਦੇਣੇ ਸੀ। ਫਿਰ ਲਿਆ ਕੇ ਦੇਣੇ ਸੀ। ਬੈਗ ਕਿਦਾਂ ਦੇ? ਕਿੱਟ ਕਹੀ ਹੁਣ ਉਹਨਾਂ ਨੂੰ ਮੈ ਕਿਹਾ ਹੁਣ ਕਿੱਟ ਭੇਜ। ਮੈ ਕਿਹਾ ਕਿੱਟਾਂ ਲਿਆਂਦੇ ਏਨਾ ਸਾਰਿਆਂ ਨੂੰ। ਕਿੱਟਾ ਬਹੁਤੇ ਲੈਂਦੇ ਬੈਗ ਤਾਂ ਹੁਣ ਲੈਂਦੇ ਈ ਨਹੀਂ। ਬੈਗ ਨਾ ਇਹਨਾਂ ਦੇ ਘਰੇ ਨਵੇਂ ਪਏ। ਇਹ ਕਿੱਟਾ ਹੁਣ ਦੋ ਲਾਇਆਂ ਸੂ। ਪੁਛਾਂਗੀ ਵੀ ਬੈਗ ਲੈਣੇ। ਜਾਵਾਂਗੀ ਮੈ ਕੱਲ।

ਆਉਂਦੀ ਰਸੋਈ ਸਾਫ਼ ਕਰਾਨੀ ਸੀ ਕੰਮ ਵਾਲੀ ਲਾਉਣੀ ਸੀ। ਤੇ ਮੈ ਕਿਹਾ ਮੈ ਆਜਾ। ਕਹਿੰਦੀ ਆ ਤੂੰ ਕੰਮ ਕਰਨ ਹੀ ਆਉਣਾ ਨਾ। ਓਦਾਂ ਫੋਨ ਏ ਚੰਗਾ ਫਿਰ ਆ ਫੋਨ

ਉਹਨੇ ਪਤਾ ਕਿ ਕਹਿਣਾ ਮਾਸੀ ਬਾਅਦ ਚ ਫੋਨ ਕਰ ਲਵੀ।

ਅੱਗੇ ਸਗੋਂ ਪ੍ਰਾਹੁਣਾ ਕਰ ਲੈਂਦਾ ਜਦੋ ਲੜਾਈ ਹੋਈ ਓਦੋ ਦਾ ਨਹੀਂ ਕਰਦਾ। ਅੱਛਾ ਲਵਲੀ ਨਹੀਂ ਕਰਦਾ। ਮੈ ਆਪ ਨਹੀਂ ਕਦੀ ਕੀਤਾ। ਓਦਾਂ ਵੀ ਫੋਨ ਨਹੀਂ ਕਰਦਾ। ਹੋ ਕੇ ਗਿਆ ਸੀ। ਹਾਂ। ਹੋ ਕੇ ਗਿਆ ਸੀ। ਹਾਂ। ਅੱਗੇ ਆਇਆ ਅੱਗੇ। ਆ ਇੱਥੇ ਵੀ ਆਇਆ ਸੀ। ਸ਼ਰਾਬ ਪੀ ਕੇ ਸੁੱਤਾ। ਕੰਮ ਏਦਾਂ ਦੇ ਆ। ਮੁੜ ਕੇ ਉਲਟੀਆਂ ਕਰਦਾ ਸੀ । ਤੇ ਰਵੀ ਨਾ ਫੋਨ ਕੀਤਾ। ਕਹਿੰਦੀ ਆ ਇੱਥੇ ਘਰ ਪਿੰਡ ਡਰਦਾ ਨਾ ਉਹਨਾਂ ਕੋਲੋਂ ਤੇਰੇ ਚਾਚੇ ਤੋਂ ਕਹਿੰਦਾ ਬਦੋ ਬਦੀ ਪਿਆ ਤੀ ਕੀ ਕਰਾਂ ਜਦੋ? ਉਹਂਦੀ ਮਾਂ ਪਤਾ ਕਿੰਨਾ ਲੜਦੀ ਮੁੜ ਕੇ। ਉਹ ਕੁੜੀ ਚਾਲੀ ਗਈ, ਨਨਾਣ ਉਹਦੀ ਚਲੀ ਗਈ। ਆ ਚਲੀ ਗਈ ਛੁੱਟੀ ਲੈ ਕੇ । ਓਹੰਦੀ ਸੱਸ ਨੂੰ ਫੋਨ ਕੀਤਾ। ਓਹੰਦੀ ਸੱਸ ਨੂੰ ਫੋਨ ਕੀਤਾ ਕਹਿੰਦੀ ਭਾਜੀ ਸਾਡੇ ਨਾਲ ਤਾਂ ਬੋਲਦੀ ਨਹੀਂ ਜਦੋ ਆਇ ਨਹੀਂ ਸੀ। ਸਾਡੇ ਨਾਲ ਕਦੋ ਬੋਲਦੀ ਸੀ। ਮੇਰੇ ਕੋਲ ਆ ਕੇ ਕਿੰਨੀਆਂ ਗੱਲਾਂ ਕੀਤੀਆਂ। ਜਦੋ ਸਾਡੇ ਨਾਲ ਬੋਲਦੀ ਨਹੀਂ ਸੀ। ਗੱਲਬਾਤ ਹੇਗੀ ਉਹਦੇ ਸੋਹਰੇ ਵੀ ਗੱਲਬਾਤ ਕੀਤੀ। ਮੁੜ ਕੇ ਫੇਰ ਹੁਣ ਤੋਂ ਆਇਆ ਉਹੰਦਾ ਘਰਵਾਲਾ। ਉਹ ਆਉਂਦਾ ਮੈ ਨਹੀਂ ਕਰਨਾ ਮੈਨੂੰ ਤਲਾਕ ਦੋ । ਮੁੜ ਕੇ ਕਹਿੰਦੀ ਭਾਜੀ ।

ਪਤਾ ਨਹੀਂ ਉਧਰ ਗਈ ਸੀ। ਕੇਂਦੇ ਗੱਲਬਾਤ ਹੋਈ ਸੀ ਵੀ ਵੱਡੀ ਕੁੜੀ ਤੁਸੀਂ ਰੱਖ ਲੋ ਤੇ ਚਾਹੇ ਨਿੱਕੀ ਰੱਖ ਲੋ। ਫੇਰ ਆਂਦੇ ਵੀ ਵੱਡੀ ਲੈ ਜਾਓ ਫਿਰ ਵੱਡੀ ਦੇਤੀ ਉਹਨਾਂ ਨੇ ਨਿੱਕੀ ਲੈ ਲਈ। ਅੱਛਾ! ਮੇਰੇ ਨਾਲ ਇਹਨਾਂ ਨੇ ਗੱਲ ਵੀ ਨਹੀਂ ਕੀਤੀ। ਉਹ ਤਾਂ ਗਈ ਸੀ ਵੈਸੇ ਗੱਲ ਕਰਨ ਡੈ ਪਏ। ਗਲਤ ਸੀ ਮੈ ਓਧਰ ਫੋਨ ਕਰੀ ਆ। ਆਉਂਦੀ ਗੱਲ ਨਹੀਂ ਸੀ ਕੀਤੀ।

ਅੱਛਾ ਠੀਕ ਏ! ਬੱਸ ਚ ਫੇਰ ਜਾਂਦੇ ਸੀ ਮੈ ਪੁੱਛਿਆ ਸੀ ਤੁਹਾਡੀ ਹੋਈ ਨਹੀਂ ਗੱਲਬਾਤ। ਕਹਿੰਦੇ ਉਹ ਨਹੀਂ ਕਰਦੀ ਗੱਲਬਾਤ ਫੇਰ ਅਸੀਂ

ਰਵੀ ਤਾਂ ਹਜੇ ਕੱਲ ਗਿਆ ਸੀ ਗਾ।

ਚਲੇ ਗਏ ਮੁੜ ਕੇ। ਅਸੀਂ ਛੱਡ ਕੇ ਨਾ ਬਾਜ਼ਾਰ ਨੂੰ ਆ ਗਏ ਸਾ। ਕਿਤਰਾ ਸਾਰੇ ਬਾਹਰ ਆ ਗਏ ਕੋਲ। ਰਵੀ ਸਾਰੇ ਏ ਬਾਹਰ ਆ ਗਏ ਧਿਆਨ ਕਰੋ ਸਾਰੀਆਂ ਬਾਹਰਲੀਆਂ ਦਾ ਦਾ । ਮਾਨਵ ਨੇ ਤਲਾਕ ਪੁਲਿਸ ਬੜੀ ਖਲੋਤੀ ਸੀ। ਹੋਰਨ ਮਾਰੀ ਮਾਰੀ ਗਿਆ ਹੁੰਦੀ ਸੀ। ਦੁਕਾਨਾਂ ਵਾਲੇ ਸਾਰੇ ਬਾਹਰ ਆ ਗਏ। ਹਾਰਨ ਕੌਣ ਮਾਰਨ ਰਿਹਾ। ਕਹਿੰਦਾ ਮੈ ਚਲਾਉਣੀ। ਸਾਡੇ ਪਿੰਡ ਚ ਉਂਦਾ ਭਣੇਵਾਂ ਮਰ ਗਿਆ ਨਾ। ਏਸੇ ਵਾਸਤੇ ਓਹਨਾ ਫੋਨ ਕੀਤਾ ਹੋਣਾ। ਲਾਖੇ ਕੇ ਥਾਂ ਤੇ। ਲੈ! ਏਧਰ ਕੌਣ ਜਾਂਦਾ? ਜਿਹੜਾ ਬਿੱਟੂ ਨਹੀਂ ਹੇਗਾ। ਮੰਨੂ ਮੰਨੂ ਜਿਹੜਾ ਹੁੰਦਾ। ਉਹਦਾ ਪਿਓ। ਤਿੰਨ ਜਣੇ ਹੋਰ ਅੜੇ ਰਹੇ। ਮੰਨੂ ਮੰਨੂ ਜਿਹੜਾ ਹੁੰਦਾ। ਉਹਦਾ ਪਿਓ। ਤਿੰਨ ਜਣੇ ਹੋਰ ਅੜੇ ਰਹੇ। ਪਹਿਲੇ ਗੁਰਦਵਾਰੇ ਕਲੀ ਕਰਦਾ ਸੀ। ਹੁਣ ਰੇਹੜੀ ਲਾਣ ਲੱਗ ਪਿਆ। ਕਿੱਥੇ ਆਉਣ ਲੱਗੀ ਕਿਹੜੇ ਪਾਸੇ? ਇੱਥੇ ਸਾਡੇ ਪਿੰਡ ਪਾਸੇ। ਹਾਏ! ਕਹਿੰਦੀ ਬੜਾ ਚੰਗਾ ਏ ਥਾਂ। ਉਹ ਜਿੱਥੇ ਕੋਠੀ ਜਿਹੀ ਪਈ ਏ ਡੇਰੇ ਤੋਂ ਓਰਾ ਤਿੰਨੇ ਯਾਰ ਦੋਸਤ ਏ ਐ। ਜੰਗਰੇ ਤੋਂ। ਅੱਛਾ। ਸਾਡਾ ਪਿੰਡ ਬੜਾ ਵੱਡਾ ਏ। ਓਹੀ ਤਾਂ ਕਹਿਣ ਰਹੀ ਆ।

ਉੱਥੋਂ ਅੰਬੇਰਸਰੋ। ਅੱਛਾ ਚਾਰ ਚੁਫੇਰੇ ਘੇਰਾ ਪਾ ਦੇਣਾ। ਪਿੰਡ ਕੀਤਾ ਸੀਫੂਈ ਉਹਨਾਂ ਤਾਂ ਕੀਤਾ ਨਹੀਂ ਹੋਣਾ। ਮੰਨੀ ਗਿਆ ਸੀ ਵੀਡੀਓ ਕਾਲ ਕੀਤੀ ਸੀ। ਕੀਦਾਨ? ਪਰਸੋ। ਮਾਮੀ ਕੱਪੜੇ ਧੋ ਰਹੀ ਸੀ ਆਪ। ਮਾਮੇ ਰੋਟੀ ਨਹੀਂ ਖਾਣ ਦੇਣਗੇ। ਓਹੰਦੀ ਕੁੜੀ ਵੱਡੀ ਏ। ਕੇਦੀ? ਆਹੋ ਵੱਡੀ। ਵੱਡੀ ਕੁੜੀ ਪਹਿਲਾ ਸੀ। ਤੇ ਬਾਅਦ ਚੋ ਮੁੰਡਾ। ਨਿੱਕੀ ਜਿਹੜੀ ਗੁਰਦੁਆਰੇ ਬਾਹੀ ਸੀ। ਉਹ ਛੋਟੀ ਮੁੰਡੇ। ਓਹੀ ਗੱਲ ਕਰਨ ਸੀ। ਬੜੀਆਂ ਗੱਲਾਂ ਕਰਦੀ ਏ। ਆ ਤੇ ਇੰਦੇ ਨਾਲ ਗੱਲਾਂ ਕਰਦੀ ਨਿੱਕੀ ਕੁੜੀ ਨਾਲ ਜਾ ਲਾਡੀ ਨਾਲ। ਜੀਜੇ ਨੂੰ ਕਹੁ ਗਈ ਭੁਇ ਆਇ ਏ। ਮੇਰੇ ਵਲੋਂ ਨਹੀਂ। ਮੇਰਾ ਨਹੀਂ ਪਤਾ ਉਹਨੂੰ। ਉਹ ਆਉਂਦੀ ਨਹੀਂ। ਜਿਦਣ ਦਾ ਵਿਆਹ ਮੁੰਡਾ ਦਾ ਕੀਤਾ। ਚੰਗਾ ਵਿਆਹ ਮੁੰਡੇ ਦਾ ਕੀਤਾ। ਉਸ ਤਰਹ ਤਾਂ ਚੰਗੀ ਭਲੀ ਏ। ਮਾਸੀ। ਉਹ ਤਾਂ ਉਡਦੀ ਹੋਗੀ ਬਿਲਕੁਲ। ਉਡਦੀ ਹੋਗੀ। ਮੁੰਡਾ ਦਾ ਚਿੰਤਾ। ਆਹਂਦੀ ਅੱਗੇ ਵਿਹੇਆ ਨਹੀਂ ਸੀ ਤਾਂ ਫਿਕਰ। ਹੁਣ ਵਿਹੇਆ ਤਾਂ ਵੀ। ਪੈਸੇ ਧੇਲਾ ਵੀ ਨਹੀਂ ਦੇਂਦਾ ਕੋਈ । ਤੇ ਵਹੁਟੀ ਓਦੇਂ ਨਹੀਂ ਕੰਮ ਕਰ। ਕਰਦਾ ਵਾ। ਪੈਸੇ ਧੇਲਾ ਨਹੀਂ ਭਾਜੀ ਘੱਲਦਾ ਵਾ। ਤੇ ਵਹੁਟੀ ਓਦੇਂ ਨਹੀਂ ਕੰਮ ਕਰਦੀ ਤੇ ਨਾ ਕੋਈ ਪੁੱਛਦੀ ਰੋਟੀ ਪਾਣੀ ਬਨਾਉਂਦੀ। ਕੁੜੀ ਦਾ ਕੱਪੜਾ ਉਹ ਧੋਵੈ ਨਾ ਧੋਵੈ। ਉਹ ਇੱਕ ਦਿਨ ਗਏ ਸੀ। ਵਾਹਵਾ ਚਿਰ ਹੋ ਗਿਆ ਓਦੋ ਗੱਲ ਕਰਕੇ ਆਏ। ਦੱਸਣ ਰਹੀ ਸੀ ਓਹਨੂੰ

ਮੈ ਤਾਂ ਓਦਣ ਕਿਹਾ ਸੀ। ਤੁਸੀਂ ਏਨਾ ਦੱਬਣੇ ਕਿਉਂ? ਮੈ ਕਿਹਾ ਛੱਡੋ ਪਰ ਵਿਹੇਆ ਗਿਆ ਆਪਣਾ ਕਰੇ ਨਾ ਕਰੇ। ਆਉਂਦੀ ਪੈਸੇ ਆਪਣੀ ਘਰਵਾਲੀ ਨੂੰ। ਮੈਨੂੰ ਨਹੀਂ ਕੋਈ ਪੈਸੇ ਦੇਣਾ ਓਹਨੇ।

ਜੇ ਅਸੀਂ ਦੇਈਏ ਤਾਂ ਨਹੀਂ। ਜੇ ਕੋਈ ਰਿਸ਼ਤੇਦਾਰ ਆ ਜੇ ਤਾਂ ਨਹੀਂ ਬੁਲਾਣਾ। ਤਾਂ ਵੀ ਕਰਦੀ ਆ । ਅੱਛਾ। ਮੈ ਕਿਹਾ ਹੁਣ ਤੂੰ ਰੈਹਣ ਦੇ, ਵਿਆਹ ਹੋ ਗਿਆ ਆਪੇ ਕਰੇ ਖਾਵੇ ਪਕਾਵੇ।

ਰਮਨ ਦਾ ਰਮਨ ਨਹੀਂ ਹੁੰਦਾ ਮੈ ਕਿਹਾ। ਹੈਲੋ ਹੈਲੋ

ਮੈਂ ਕਿਉਂ ਫਿਰ ਬੱਚਿਆਂ ਵੱਲੋਂ ਦਏ ਹੀ ਪੁੱਛਣ ਕੇ ਕੀ ਖਾਣਾ ਓਹਨਾ ਨੇ। ਤੇ ਕੀ ਮੈਨੂੰ

ਦਏ ਹੀ ਬੱਚੇ ਕਹਿਣ ਕਿ momos ਖਾਣੇ ਆ ਤੇ ਉਹ momos ਲੈ ਕੇ ਆਉਣ ਲੱਗੇ ਤੇ ਮੈਂ ਕਿਹਾ ਮੇਰੇ ਲਈ ਉਹ ਲੈ ਆਇਓ।

ਹੋਰ ਕੋਈ ਚੀਜ ਮੰਗਾ ਲਿਆ ਕਰ ਇੰਨਾ ਵਾਸਤੇ ਉਹ ਅੜੀਆਂ ਮੰਗਵਾਂ ਲੈਂਦੇ ਮੈਂ ਤੇ ਆਪਣੀ।

ਮੈਂ ਤੇ chicken ਚ ਉਹ ਜਿਹੜੇ ਨਹੀਂ ਹੁੰਦੇ ਉਹ ਜਿਹੜੇ ਪਕੌੜੇ ਜਿਹੇ ਕੱਢਦੇ meat ਦੇ ਉਹ ਮੰਗਾਏ ਮੈਂ meat ਵਾਲੇ ਪਕੌੜੇ। ਮੈਨੂੰ ਵੀ ਬੜੇ ਸਵਾਦ ਲਗਦੇ ਉਹ। ਆਹ ਤੈਨੂੰ ਪਤਾ ਕਵਾਰੇ ਹੁੰਦਿਆਂ ਮੈਂ ਉਹ ਖਾਂਦੀ ਰਹੀ ਆਪਣੇ ਬੰਦੇ ਨਾਲ। ਠੀਕ ਆ ਹੋਰ

ਹੋਰ ਹੋਰ ਗੱਲਾਂ ਬਾਤਾਂ The person you are speaking with has put your call on hold Hello

Hello ਹਾਂਜੀ ਹਾਂਜੀ ਉਹ phone ਦਿਆ ਹੀ ਆਉਣ ਤੇ ਚੀਜ ਮੰਗਾਈ ਹੀ ਨਾ phone ਕਰਕੇ ਇਹਨਾਂ ਨੇ ਤੇ ਪੁੱਛਣ ਦੇ ਹੀ ਕਿ।

ਹਮ ਹਾਂ ਹੋਰ ਵਧੀਆ

ਵਧੀਆ ਵਧੀਆ ਤੂੰ ਦੱਸ ਘਰੇ ਕਿੱਦਾਂ ਘਰ ਵਧੀਆ ਆ ਸਭ ਤੂੰ ਸੁਣਾ।

ਹੋਰ ਕਿਥੇ ਆਂ ਮੈਂ ਕੁਛ ਨਹੀਂ ਕੋਠੇ ਤੇ ਬੈਠੀ ਆਂ ਮੈਂ। ਮੈਂ ਵੀ ਭਰਾਵਾ ਇਥੇ ਹੀ ਘਰੇ free ਰਹੀਦਾ ਕਿਹੇ ਦੇ ਘਰ ਜਾਈਦਾ ਨਹੀਂ ਲੋਕੀ ਚੁਗਲੀਆਂ ਈ ਬੜੀਆਂ ਕਰਦੇ ਆ ਕੇ।

ਹੋਰ ਨਾ ਕਿਸੇ ਦੀ ਕਰੋ ਨਾ ਕਿਸੇ ਦੀ ਸੁਣੋ ਬੰਦਾ ਆਪਣੇ ਘਰੇ ਚੰਗਾ। ਹੋਰ। ਹੋਰ ਤੂੰ ਸੁਣਾ ਕਿੱਦਾਂ ਦਫ਼ਾ ਕਰ ਜਿਹੜਾ ਜਿਹੜਾ ਭੌਂਕਦਾ ਭੋਂਕੇ ਕੋਈ tension ਨਹੀਂ।

ਤੂੰ ਸੁਣਾ ਹੋਰ ਵਧੀਆ ਵਾ ਤੂੰ ਸੁਣਾ। ਹੋਰ ਠੀਕ ਠਾਕ ਆ ਤੂੰ ਦੱਸ ਕਿੱਦਾਂ

ਹੈਂ। ਸਿਹਤਾਂ ਕਿੱਦਾਂ ਮੈਂ ਕਿਹਾ ਸਬ ਕੈਮ ਆ ਕੈਮ ਆ ਤੂੰ ਸੁਣਾ।